ਹੁਣ ਕਿੰਨਾ ਚਿਰ ਤੇ ਨਾਲੇ ਪੰਜ ਦੋ ਤਿੰਨ ਸਾਲ ਤੇ ਹੋ ਚੱਲੇ ਕਦੇ ਹਮ ਸੁੱਖ ਵੀ ਬੜਾ ਵਾ

ਅਸੀਂ ਵੀ ਆ ਇੱਕ ਦਿਨ ਛੱਡ ਕੇ ਧੋ ਲੈਨੇ ਫਿਰ ਬਾਵਾ

ਨਹਾਉਣ ਲੱਗੀ ਮੈਂ ਮੱਲ ਲੈਨੀ ਓਦਾਂ ਦੂਜੇ ਤੀਜੇ ਦਿਨ ਧੋ ਦਿਨੀ ਆਂ ਆਹੋ ਨਹਾਉਣ ਲੱਗਿਆ ਬੰਦਾ ਗਰਮ

ਨਹੀਂ ਮੈਂ ਤਾਂ ਅੱਗੇ ਆਖਣਡੀ ਮੈਂ ਪਹਿਲਾਂ ਕਿੰਨੇ ਕਿੰਨੇ ਪੰਡਾਂ ਦੋ ਦੋ ਤਿੰਨ ਤਿੰਨ ਪੰਡਾਂ ਲੀੜਿਆਂ ਦੀਆਂ ਵੇਖ ਲਾ ਐਵੇਂ ਹੱਥ ਨਾਲ ਧੋ ਲਈਦੀਆਂ ਹੋਈਦੀਆਂ ਸੀਗੀਆਂ।

ਤੇ ਹੁਣ ਤੇ ਕਿਤੇ ਭੈਣਾਂ ਹੈ ਨੀ ਸੁੱਕਦੇ ਹੀ ਨੀ ਹੈ ਤੇ ਪਤਾ ਨੀ ਕੀ ਗੱਲ ਹੈ। ਇਸ ਤਰ੍ਹਾਂ ਜਿਹੋ ਜਿਹੇ ਸਮੇਂ ਤੇ ਉਹ ਜਿਹੀ ਦੁਨੀਆਂ ਹੁਣ।

ਹੁਣ ਤੇ ਕਿਤੇ ਭੈਣਾ ਮੈਂ ਕਿਤੇ ਕਿਤੇ ਕਿਤੇ ਦੋ ਦੋ ਪੰਡੇ ਧੋ ਛੱਡੀਆਂ ਲੀੜਿਆਂ ਦੀਆਂ।

ਸਾਰਾ ਕੰਮ ਤੇ ਮਸ਼ੀਨਾਂ ਤੇ ਹੋ ਗਿਆ ਸਾਡੀ ਮਸ਼ੀਨ ਖ਼ਰਾਬ ਹੋ ਗਈ ਤੇ ਸਾਨੂੰ ਕਿਤੇ ਬੜੇ ਦਿਨ ਆਟਾ ਗੁੰਨਣ ਵਾਲੀ ਮਸ਼ੀਨ ਆ ਗਈ, ਫੁਲਕਿਆਂ ਵਾਲੀ ਮਸ਼ੀਨ ਆ ਗਈ।

ਕੱਪੜੇ ਧੌਣ ਵਾਲੀ ਮਸ਼ੀਨ ਆ ਗਈ ਤੇ ਦੁਨੀਆਂ

ਸਬਜ਼ੀ ਭਾਜੀ ਧਰਕੇ ਆਈ ਹਾਂ

ਚੱਲ ਕੁੱਝ ਦਾਲ ਲੈ ਜਾਈ ਸਾਡੇ ਨੇ ਦਾਲ ਧਰੀ ਹੋਈ ਹੈ ਚੰਗਾ ਬੱਦਲ ਹੋ ਗਿਆ ਹੈ ਲੱਗਦਾ ਮੀਂਹ ਆ ਜਾਣਾ।

ਸਵੇਰੇ ਕਿਹਾ ਮੈਂ ਧੀਏ ਚਣੇ ਭਿਓ ਤੀਆ ਤੇ ਚਣਿਆਂ ਵੱਲ ਮੂੰਹ ਨੀ ਭੈਣਾ ਡਾਉਂਦੀ।

ਸਬਜ਼ੀਆਂ ਸਬਜ਼ੀਆਂ ਵਿੱਚ ਵੀ ਸਾਹ ਸੱਤ ਹੈ ਨੀ ਗਾ। ਮੈਂ ਕਿਹਾ ਅੱਜ ਕੱਲ੍ਹ ਭੈਣ ਜੀ ਚਣੇ ਚੂਣਿਆਂ ਦੀ ਸਬਜ਼ੀ ਸਵਾਦ

ਰਲ ਮਿਲ ਕੇ ਧਰਨੀ ਚਾਹੀਦੀਆਂ ਨੇ

ਹੈ ਨੀ ਸਾਹ ਸੱਤ ਤੇ ਲੱਗਦੀ ਵੀ ਨੀ ਹੈਗੀ ਹਨਾ ਉਹ ਜਿਹੀ ਨਹੀਂ ਤੇ ਕਿਤੇ

ਆਹੋ ਤੇ ਚੱਲ ਚੱਲ ਕੋਈ ਨੀ ਹੋਰ

ਹਾਂ ਠੀਕ ਠਾਕ ਉਪਰੋਂ ਮੀਂਹ ਦੋ ਕੁ ਦਿਨ ਭਰ ਕੇ ਪੈ ਜਾਏ ਤੇ ਚੱਲ ਠੰਢਾ ਹੋ ਜਾਏ ਹਨਾ। ਹਾਂਜੀ ਅਸੀਂ ਤਾਂ ਆਪ ਕੱਲ੍ਹ ਡਏ ਹਾਂ ਕਹਿਣ ਕਿ ਇੱਕ ਵਾਰ ਮੀਂਹ ਪੈ ਜਾਏ ਚੰਗਾ ਰੋੜਵਾਂ ਜਿਹਾ ਤੇ ਜ਼ਮੀਨ ਜਿਹੜੀ ਐਂ ਠੰਢੀ ਹੋ ਜਾਏ।

ਠੰਢੀ ਹੋਊ ਫਿਰ ਹੀ ਥੋੜ੍ਹੀ ਗਰਮੀ ਘੱਟਣੀ ਛੇਕ ਬੜਾ ਵਾ। ਮਾੜਾ ਜਿਹਾ ਪਵੇ ਤੇ ਛੇਕ ਚੜ੍ਹ ਜਾਂਦਾ ਜ਼ਮੀਨ ਓਨੇ।

ਥੋੜ੍ਹੀ ਠੰਢਾ ਹੋ ਜਾਏ ਤੇ ਚੱਲ ਚੰਗਾ ਹੋ ਜਾਏ। ਹਮ ਚੱਲ ਠੀਕ ਆ ਫਿਰ ਮੈਂ ਬਾਅਦ ਚ ਕਰਦੀ ਹਾਂ ਦੀਦੀ।

ਚੰਗਾ ਚੰਗਾ।

ਬਹੁਤ ਜਿਆਦਾ ਬੁਰਾ ਹਾਲ ਹੋਇਆ ਪਿਆ ਬਾਹਰ ਤਾਂ ਨਿਕਲਿਆ ਈ ਨੀਂ ਜਾਂਦਾ ਹੈਗਾ ਹਮ ਬਹੁਤ ਬੁਰਾ ਹਾਲ ਮਤਲਬ ਮਰੀਜ ਵੀ ਇੰਨੇ ਜਿਆਦਾ ਵਾ ਜੀ ਹੁਣ ਦਿਨ ਬਾ ਦਿਨ ਵੱਧੀ ਜਾ ਰਹੇ ਆ ਹਾਂ ਹੁਣ ਡਰ ਲਗਦਾ ਏ ਕੀ ਉਹਦਾ ਵੈਸੇ ਵੀ ਚੱਲ ਕੁਦਰਤੀ ਆਪਾਂ ਬਾਹਰ ਤਾਂ ਜਾ ਈ ਸਕਦੇ ਆ ਪਰ ਫਿਰ ਵੀ ਡਰ ਲੱਗਦਾ ਕੀ ਇੱਕ ਤੋਂ ਦੂਜੇ ਨੂੰ ਕਿਸ ਤਰ੍ਹਾਂ ਕਿੰਨੀ ਜਲਦੀ ਹੋ ਰਿਹਾ ਏ

ਹੋਰ ਉਹ ਉਰੇ ਕਿਆ ਕੋਈ ਕੰਮ ਮਤਲਬ ਹੈ ਵੀ ਨੀਂ ਵੀ ਕੋਈ ਬਣਦਾ ਕੰਮ ਏ ਕਰ ਲਵੇ

ਪਾਸ ਹੋ ਰਿਹਾ ਬਣਦਾ TV ਵੀ ਕਿੰਨਾ ਕ ਦੇਖ ਲਵੇ ਸਾਚੀ ਗੱਲ ਏ ਮੈਂ ਸਾਰਾ ਦਿਨ ਚ ਮੈਂ ਚਾਰ ਫ਼ਿਲਮਾ ਦੇਖਦੀ ਆ ਬੈਠੀ ਬੈਠੀ

ਚਾਰ ਫ਼ਿਲਮਾ ਦਿਨ ਚ ਦੇਖਦੀ ਆ ਰਾਤ ਨੂੰ ਵੀ ਨੀਂਦ ਨੀਂ ਆਉਂਦੀ ਹੈਗੀ ਤੇ ਰਾਤ ਨੂੰ ਵੀ ਦੇਖੀ ਜਾਉ ਬੱਸ TV

ਹੋਰ ਕਰੋਨਾ ਦੇ ਵਿੱਚ ਹੋਰ ਦੀਦੀ ਮਤਲਬ ਹੋਰ ਕੀ ਕੀ ਕਰਦੇ ਹੁੰਨੇ ਓ ਤੁਸੀਂ ਘਰੇ ਬੱਸ ਕਰਨਾ ਕੀ ਏ ਸਾਰਾ ਦਿਨ TV ਤੇ ਤੁਹਾਡੇ ਦੀ ਬੱਸ ਖਾ ਲਿਆ ਉਠੇ ਉਠ ਕੇ ਰੋਟੀ ਬਣਾ ਲਈ ਖਾ ਲਈ

ਫੇਰ TV ਕੋਲ ਫੇਰ ਫੇਰ ਉਠੋ time ਹੋ ਗਿਆ ਫੇਰ

ਫੇਰ TV ਕੋਲ ਸਾਰਾ ਦਿਨ ਆਹੀ ਕੁੱਝ ਬੱਚਿਆਂ ਦੀ ਪੜ੍ਹਾਈ ਪੜੁਈ ਦਾ ਵੀ ਨੀਂ ਹੁਣ ਤਾਂ

ਕੁੱਝ ਨਵਾ ਨੁਵਾ ਨੀਂ ਸਿੱਖਿਆ ਕੁੱਝ ਕਰੋਨਾ ਚ ਕਰੋਨਾ ਚ ਨਵਾ ਸਿੱਖ ਤਾਂ ਲਿਆ ਹੁਣ ਤਾਂ ਨਵੀ ਨਵੀ ਕੋਈ ਚੀਜ਼ ਬਣਾ ਲਈ ਦੀ ਏ ਘਰੇ ਬੈਠੇ ਹੋਰ ਕੀ ਮੋਟੇ ਹੋਈ ਜਾਨੇ ਆ ਖਾ

ਹਮ ਮੈਂ ਵੀ ਜਾਨ ਜਾਂਦੀ ਸੀਗੀ ਤੇ ਉਸ ਦਿਨ ਦੇ ਹੁਣ ਜਿਸ ਦਿਨ ਦੀਆਂ ਛੁੱਟੀਆਂ ਹੋਈਆਂ ਘਰੇ ਬੈਠੇ ਹੁਣ ਬੱਸ ਇੱਦਾਂ ਈ ਵੀ ਜਿੱਦਾਂ ਲਗਦਾ ਕੀ ਜਿੱਦਾਂ life ਜੀ ਖਤਮ ਈ ਹੋਈ ਪਈ ਏ ਹਮ ਉਹਦੇ ਵੀ ਇੱਕ ਦੇਖਿਆ ਜਿਵੇਂ ਆਪਾਂ ਕੈਦ ਜੇ ਹੋ ਗਏ ਹਨਾ

ਹਾਂ ਟੀਕਾ ਇੱਕ ਲਗਵਾ ਲਿਆ ਦੂਸਰਾ ਲਗਨਾ ਇੱਕ ਮਹੀਨੇ ਬਾਅਦ

ਕੋਈ ਕੰਮ ਹੈਗਾ ਕਰ ਲਿਆ ਨਹੀਂ ਨਾ ਸਹੀ ਨੀ TV ਮੁਹਰੇ ਬਿਹ ਜੋ

ਘਰੇ ਲੜਾਈ ਬਹੁਤ ਜਿਆਦਾ ਕਦੇ ਭੇਣ ਨਾਲ ਲੜਾਈ ਕਦੇ ਭਰਾ ਨਾਲ ਲੜਾਈ

ਹੋਰ ਪਤਾ ਸਾਰੇ ਘਰ ਦੇ ਹੁੰਨੇ ਆ or ਗਾਹ ਪਈ ਜਾਂਦਾ ਪੂਰਾ

ਸਾਰਾ ਦਿਨ ਆਪਾਂ ਬਾਹਰ ਰਹਿੰਦੇ ਸੀਗੇ ਕੰਮ ਕਰਦੇ ਸੀਗੇ ਹੁਣ ਇੰਨਾ ਕੋਈ ਬੀ ਜੇ ਹੁਣ ਚੱਲ ਘਰਦੇ ਘਰਦਿਆ ਦੇ ਵਿੱਚ time ਨਿਕਲ ਜਾਂਦਾ ਹਾਂ ਮਤਲਬ ਇਹ ਹੈ ਵੀ ਹੁਣ ਘਰਦਿਆਂ ਨਾਲ ਵੀ time spend

ਹਮ ਬੱਸ case ਕਿੰਨੇ ਵੱਧੇ ਪਏ ਨੇ ਹੁਣ ਬਹੁਤ ਜਿਆਦਾ ਦੀਦੀ ਬਹੁਤ ਹੁਣ ਤਾਂ ਚ ਦਿਖਾ ਰਹੇ ਨੇ ਲੋਕਾ ਦੀ ਮੋਤ ਹੋ ਰਹੀ ਏ ਕਈਆਂ ਨੂੰ ਤਾਂ ਮਤਲਬ ਕਹਿ ਦਿਨੇ ਆ ਉਹ ਵੀ ਨਸੀਬ ਨੀਂ ਹੋ ਰਹੇ ਸੰਸਕਾਰ ਵੀ ਨਸੀਬ ਨੀਂ ਹੋ ਰਹੇ ਹੈਗੇ ਬਹੁਤ ਜਿਆਦਾ ਚੱਲਿਆ ਪਿਆ ਮੈਂ ਤੇ ਆਪ ਜਿਸ ਦਿਨ ਪਹਿਲਾਂ ਪਹਿਲਾਂ ਸੁਣਿਆ ਸੀਗਾ ਜਦੋਂ ਆਪਣਾ ਹੋਇਆ ਸੀਗਾ change

ਉਦੋਂ ਤੇ ਉਦੋਂ ਤੇ ਇੱਦਾਂ ਲੱਗਦਾ ਸੀ ਕੀ ਚਲੋ ਹਨਾ ਉੱਧਰ ਵੀ ਇਹ ਵੀ ਆਪਾਂ ਨੂੰ ਨਹੀਂ ਹਨਾ ਆਪਾਂ ਨੂੰ ਓ ਏ ਤਾਂ ਹੋਲੀ ਹੋਲੀ ਕਰਦੇ ਆਪਣੇ ਆਪਣੇ ਵੀ ਇੰਨੇ ਜਿਆਦਾ case ਨਿਕਲੇ ਪਏ ਨੇ

ਹਾਂ ਕੱਲ ਮੈਂ hospital ਗਈ ਸੀ ਉੱਥੇ ਮੈਂ ਦੇਖਿਆ ਮੈਨੂੰ ਜਾਂਦਿਆ ਪਹਿਲਾਂ ਉਨ੍ਹਾਂ ਨੇ ਤਾਂ ਮੇਰਾ ਕਰੋਨਾ test ਕਰ ਲਿਆ ਕੀ ਮੈਂ ਤਾਂ ਡਰਦੀ ਪਹਿਲਾਂ ਤਾਂ ਜਾਵਾ ਈ ਨਾ

ਜਾਵਾ ਈ ਨਾ ਵੀ ਮੈਨੂੰ ਇਹ ਸੀਗਾ ਵੀ ਸਰਕਾਰੀ ਚ ਜਾਵਾ ਗੇ ਤਾਂ ਫੇਰ ਆਪਣਾ ਕਰੋਨਾ test ਉਨ੍ਹਾਂ ਨੇ ਕਰ ਦੇਣਾ ਏ

ਕਈ private ਜਾਨੇ ਆ ਪਰ private ਗਏ ਉੱਥੇ ਵੀ ਉਨ੍ਹਾਂ ਨੇ ਕਰ ਦਿੱਤਾ ਸੀਗਾ

test ਪਰ ਇੰਨਾ ਡਰ ਲੱਗਿਆ ਕੀ ਕਿੱਥੇ case ਨਾ ਕੱਡ ਦੇਣ ਹੁਣ ਤਾਂ ਪੰਦਰਾਂ ਦਿਨ ਰੱਖਦੇ ਨੇ ਉਥੇ ਅੰਦਰ

ਨਿਕਲ ਹੁੰਦਾ ਹੈਗਾ ਫੇਰ ਤਾਂ ਹਾਂ ਤੇ ਮੇਰੇ ਤਾਂ ਆਪ ਦਰਾਣੀ ਦੇ ਬੇਟੀ ਦੇ ਨਿਕਲ ਆਇਆ ਸੀਗਾ ਉਹ ਵੀ ਅਹ ਉਨੂੰ ਮਾੜੀ ਜੀ ਖਾਂਸੀ ਜੁਕਾਮ ਈ ਸੀਗਾ ਵੈਸੇ

ਤੇ ਉਹ ਵੀ ਫੇਰ ਪੰਦਰਾਂ ਦਿਨ ਮੈਨੂੰ ਤੇ ਪਤਾ ਈ ਨੀਂ ਸੀ ਹੈਗਾ ਵੀ ਮਤਲਬ ਕੀ ਇਹਨੂੰ ਵੀ ਹੈਗਾ ਏ

ਤੇ ਕੁਦਰਤੀ ਮੈਂ ਕਿਆ ਵੀ ਅਹ ਮੈਂ ਬੇਟੇ ਨੂੰ ਕਿਆ ਮੈਂ ਕਿਆ ਵੀ ਤੂੰ ਇੰਨੇ ਦਿਨ ਹੋ ਗਏ ਤੂੰ ਅੰਦਰੋ ਬਾਹਰ ਨੀਂ ਨਿਕਲਿਆ ਹੈਗਾ

ਤੇ ਵੀ ਤੂੰ ਹਨਾ ਚੱਲ ਬਾਹਰ ਤੇ ਅਸੀਂ ਵੀ ਨਿਕਲ ਰਹੇ

ਤੇ ਕਹਿੰਦਾ ਮਾਮਾ ਤੁਹਾਨੂੰ ਪਤਾ ਹੈਗਾ ਕੀ ਮੈਨੂੰ ਕਰੋਨਾ ਮੈਂ ਕਰੋਨਾ ਮੈਂ ਇੱਕ ਦਮ ਡਰਗੀ

ਮੈਂ ਕਿਆ ਜੇ ਤੈਨੂੰ ਬਿਨਾ ਮਤਲਬ ਤੈਨੂੰ ਹੋ ਸਕਦਾ ਘਰ ਚ

member ਨੂੰ ਹੋ ਸਕਦਾ ਤੇ ਸਾਨੂੰ ਵੀ ਹੋ ਸਕਦਾ ਮੈਂ ਤਾਂ ਇੰਨਾ ਡਰ ਗੀ ਉਦਨ ਦੀ ਮੈਨੂੰ ਤੇ ਏ ਲੱਗਦਾ ਵੀ ਮੈਂ ਤੇ ਮਤਲਬ ਕੀ ਖਾਵਾ ਵੀ ਨਾ ਕੁੱਝ ਮੈਨੂੰ ਇੰਨਾ ਡਰ ਲੱਗ

ਤਾਂ ਮਾੜੀ ਜੀ ਖੰਗ ਜੁਕਾਮ ਵੀ ਹੁੰਦਾ ਏ ਲਗਦਾ ਵੀ ਕਿੱਥੇ ਸਾਨੂੰ ਕਰੋਨਾ ਨਾ ਨਿਕਲ ਆਵੇ ਹਾਂ ਮਤਲਬ ਕੀ ਇਹ ਗੱਲੇ ਚ ਨਾ ਉੱਦਾਂ ਈ ਮਾੜਾ ਜਾ ਕੁਦਰਤੀ ਮਾੜੀ ਮਾੜੀ ਜੀ ਹਵਾ ਜੀ ਉਈ ਜਿੱਦਾਂ ਨੱਕ ਰਾਹੀ ਤੇ ਉਹਦੇ ਹਵਾ ਈ ਜਾਂਦੀ ਏ ਇੰਨਾ

ਹੈ ਪਤਾ ਨੀਂ ਇੱਦਾਂ ਕਿਉਂ ਹੋ ਰਿਹਾ ਸ਼ਾਹ ਧੱਕੇ ਨਾਲ ਹੀ ਔਖਾ ਹੋਣ ਲੱਗ ਜਾਂਦਾ ਹਾਂ ਮਤਲਬ ਬਹੁਤ ਮਤਲਬ ਬੁਰਾ ਹਾਲ ਆ ਸਾਰੀ ਮਤਲਬ ਦੁਨੀਆ ਹਿਲਾ ਕੇ ਰੱਖ ਤੀ ਕਰੋਨਾ ਨੇ ਜਿਆਦਾ ਅਹ ਮੇਰੇ ਮਾਸੀ ਦੀ ਬੇਟੀ ਜੀ ਦਾ phone ਆਇਆ ਸੀਗਾ ਕਹਿੰਦੇ ਪਿੰਡ ਵਿੱਚ ਸਾਰੇ ਪਿੰਡ ਵਿੱਚ seal ਕੀਤਾ ਪਿਆ ਪਿੰਡ ਨਾ ਮਤਲਬ ਕੀ ਕੋਈ ਬਾਹਰ ਦਾ ਬੰਦਾ ਪਿੰਡ ਚ ਆ ਸਕਦਾ ਨਾ ਕੋਈ ਪਿੰਡ ਦਾ ਬਾਹਰ ਜਾ ਸਕਦਾ ਏ ਤੇ ਇੰਨਾ ਜਿਆਦਾ ਔਖਾ ਕੇ ਰਾਸ਼ਣ ਪਾਣੀ ਦਾ ਵੀ

ਤੇ ਪੀੜ ਇੰਨਾ ਹੁੰਦਾ ਸੀ ਕਦੇ ਹੋਇਆ ਨੀਂ ਸੀ ਹੈਗਾ ਇਹ ਤਾਂ ਕਰਫਿਊ ਨਾਲੋ ਵੀ ਵੱਧ ਕੇ ਲੱਗਾ ਹੋਇਆ ਹਾਂ ਕਰਫਿਊ ਵੀ ਹਲੇ ਮਤਲਬ ਆਪਾਂ ਪਿੰਡ ਘਰ ਤੋਂ ਬਾਹਰ ਤਾਂ ਨਿਕਲ ਦੇ ਨੇ ਕਰਫਿਊ ਚ

ਡਰ ਦੇ ਨਾਲ ਲੋਕਾ ਆਂਦਰਾ ਚ ਨੀਂ ਬਾਹਰ ਨਿਕਲ ਦੇ ਹੈਗੇ ਤੇ ਸੁਣਿਆ ਜਿਹੜਾ ਅੰਮ੍ਰਿਤਸਰ ਵਾਲਾ ਗਿਆ ਹੁਣ case ਨਿਕਲਿਆ ਅੰਮ੍ਰਿਤਸਰ ਦੇ ਪਾਠੀ ਸਿੰਘ ਦਾ ਮਤਲਬ ਕੇ ਉਹ ਦਾਖਲ ਏ ਉਥੇ ਇਹ ਆਪਣਾ ਇਹ ਅੰਮ੍ਰਿਤਸਰ ਚ

hospital ਤੇ ਉਹਨੂੰ ਕੇ ਮਤਲਬ ਕੀ ਪਹਿਲਾਂ ਹੋਵੇ ਉਦਾ ਈ ਘਰੋ ਗਿਆ ਏ ਕਹਿੰਦਾ ਕੀ ਮੈਨੂੰ ਖੰਗ ਜੁਕਾਮ ਏ ਮਾੜਾ ਮੋਟਾ ਹਨਾ ਕੇ ਮੈਂ ਦਵਾਈ ਲੈਕੇ ਆਨਾ ਵਾ